ਠੀਕ ਹੈ ਤੇ ਉਹ

ਉਹ ਏਦਾ ਬਣਦੇ ਆ ਜਿੱਦਾਂ ਜੋ ਕਿ ah ਆਪਾਂ ਨਾ ਚੋਰਸ ਕੱਪੜਾ ਕੱਟ ਲੈਣਾ ਪਹਿਲਾ ਚੋਰਸ ਕੱਪੜਾ ਕੱਟ ਕੇ

ਤੋਂ ਬਾਅਦ ਉਹਨੂੰ ਤਿਰਸ਼ਾ fold ਕਰਨਾ ਤਿਰਸ਼ਾ fold ਕਰਕੇ ਉਹਨੂੰ ਗੋਲਾਈ ਕੱਟ ਦੇਣਾ

ਡੋਰੀ ਲੰਗਾ ਕੇ ਉਸ ਤੋਂ ਬਾਅਦ ਉਹਦੇ ਵਿੱਚ ਨਾ ਉੱਥੇ ਤੋਂ ਸੀਨ ਮਾਰਨੀ ਹੈ ਡੋਰੀ ਇੰਨਾ ਕ ਧਿਆਨ ਰੱਖਣਾ ਵੀ ਜਿਹੜੀ ਡੋਰੀ ਆ ਉਹ ਵਿਚਕਾਰ ਆਣੀ ਚਾਹੀਦੀ ਆ ਅੱਛਾ ਠੀਕ ਹੈ ਵਿਚਕਾਰ ਆਉਗੀ ਫੇਰ ਸੀਨ ਵਜੁੱਗੀ ਫੇਰ ਉਹਨੂੰ ਨਾ ਦੁੱਜੇ ਪਾਸੇ ਨੂੰ ਖੋਲ ਦੇਣਾ ਫੇਰ ਉਹ ਇੰਨੇ ਚ ਬਾਹਰ ਨੂੰ ਨਿਕਲ ਜਾਣਾ ਸਾਰਾ ਕੁੱਝ ਫੇਰ ਮਤਲਬ ਕਿ ਉਹ ਵਧੀਆ ਪਤਾਸ਼ੇ type ਬੰਨ ਦੇਣਾ ਅੱਛਾ ਠੀਕ ਆ ਹਾਂ ਵਧੀਆ ਲੱਗਦੇ ਹਨਾ ਇੱਦਾਂ ਹਾਂ ਹਾਂ ਬਹੁਤ ਵਧੀਆ ਲੱਗਦੇ ਆ ਮੈਂ ਬਣਾਇਆ ਮੈਂ ਵੀ ਬਹੁਤ ਵਧੀਆ ਪਹਿਲਾਂ ਪਹਿਲਾਂ ਥੋੜਾ ਐਂ ਲੱਗਦਾ ਵੀ ਔਖਾ ਆ but ਜਦੋਂ ਆਪਾਂ ਬਣਾ ਲੈਂਦੇ ਹਾਂ ਤਾਂ ਬਹੁਤ easy ਲੱਗਦਾ ਹਾਂ ਉੱਦੋ time ਜਦੋਂ ਤੋਂ ਮਤਲਬ ਸ਼ੁਰੁਵਾਤ ਕਰਦੇ ਹਾਂ ਨਾ ਚੀਜ ਉਦੋਂ ਉਦੋਂ ਹੀ ਔਖੀ ਲੱਗਦੀ ਹੈ ਜਿਵੇਂ ਜਿਵੇਂ ਆਪਾਂ ਕਰੀ ਜਾਂਦੇ ਹਾਂ ਆਪਾਂ ਨੂੰ ਵਧੀਆ ਲੱਗਣ ਲੱਗਦਾ ਹਨਾ

ਹਮ ਕੁੱਝ ਆਪਣੇ ਤੇ ਵੀ ਸਿੱਖਣ ਦਾ interest ਜਾ ਹੋਣਾ ਚਾਹੀਦਾ ਹਨਾ ਤਾਵੀਂ ਹੁੰਦੀ ਆ ਚੀਜ਼ ਹੁਣ ਆਪਣਾ ਮਨ ਨਾ ਕਰੇ ਸਿੱਖਣ ਦਾ ਹਨਾ ਤਾਵੀਂ ਨਹੀਂ ਆਪਾਂ ਸਿੱਖ ਸਕਦੇ ਹੈਗੇ ਹਾਂ ਹਾਂ ਆ ਤਾ ਹੈ ਹੁਣ ਪਹਿਲਾਂ ਪਹਿਲਾਂ ਮੈਨੂੰ ਦੇਖਣ ਨੂੰ ਐਂ ਲੱਗਦਾ ਸੀ ਵੀ ਔਖਾ ਏ ਮੇਰੇ ਤੋਂ ਨਹੀਂ ਬਣਨਾ ਪਰ ਹੁਣ ਮੈਂ ਬਣਾ ਰਹੀ ਆ ਨਾ ਅੱਜ ਮੈਂ ਬਣਾਇਆ krap ਚਬਲਾ ਐਨਾ ਸੋਖਾ ਪਹਿਲਾ ਦੇਖਣ

ਲੱਗਦਾ ਵੀ ਹਾਏ ਕਿਵੇਂ ਬਣਾਵਾਗੇ ਕਿਵੇਂ ਨਹੀਂ ਬੱਸ ਜਦੋਂ ਆਪਾਂ ਬਣਾਨ ਲੱਗਦੇ ਹਾਂ ਨਾ ਇੰਨਾ easy ਲੱਗਦਾ ਹੈ ਇਹ ਫੇਰ ਉਹਨਾ ਨੇ ਪਹਿਲਾਂ mam ਨੇ ਕੱਟਵਾਇਆ ਸਾਡੇ ਤੋਂ ਸਾਫ਼ ਕੱਪੜਾ ਇੱਦਾਂ ਹੀ ਕਟਵਾਤਾ ਲੰਬਾਈ ਚੋੜਾਈ ਦੇਖ ਕੇ

ਕੇ ਫੇਰ ਉਹਦੇ ਵਿੱਚ strap ਬਣਾਨੀ ਆ ਉਹਦੇ ਅਲੱਗ ਤੋਂ ਕੱਪੜਾ ਕੱਟਣਾ ਏ

ਉਹਨੂੰ ਆਪਾਂ ਆਪਣੇ ਆਪ ਤੇ decorate ਵੀ ਕਰ ਸਕਦੇ ਹਾਂ ਹਨਾ ਕੁੱਝ ਵੀ ਮਤਲਬ ਜਿਹੜੇ ਆਪਾਂ ਨੂੰ ਕਢਾਈ ਕਰਨੀ ਸਿਖਾਏ ਆਪਾਂ ਉਹਦੇ ਉੱਪਰ ਕਰਕੇ ਉਹਨੂੰ ਵਧੀਆ ਬਣਾ

ਹਾਂਜੀ ਮੈਂ lazy daisy ਕਢਾਈ ਉਹ ਵੀ ਕਰ ਸਕਦੇ ਹਾਂ ਉਹ ਬਹੁਤ ਵਧੀਆ ਚੀਜ਼ bottom ਇੱਕ ਉਹ ਵੀ ਕਰ bottom stich ਹੋਰ ਵੀ ਜਿਹੜੇ pintex ਵਗੈਰਾ ਐਵੇਂ ਦੇ ਸਾਰੇ

ਹਮ ਤੇ ਉਵੇਂ ਕੱਪੜਾ ਮਤਲਬ ਓਦਾਂ ਕਿਵੇਂ ਪਤਾ ਚਲੁੱਗਾ ਵੀ ਉਹਦੀ ਲੰਬਾਈ ਚੋੜਾਈ ਕਿੱਧਰ ਨੂੰ ਏ

ਹਾਂ ਇਹ ਵੀ mam ਨੇ ਦੱਸਿਆ ਸੀ mam ਕਹਿੰਦੇ ਵੀ ਕੱਪੜੇ ਵੈਸੇ ਤਾਂ ਲੰਬਾਈ ਦਾ ਪਤਾ ਲੱਗਣ ਦਾ ਕਿਨਾਰੇ ਤੋਂ ਪਤਾ ਲੱਗਣ ਲੱਗ ਜਾਂਦਾ ਹੈ ਕਿਨਾਰੇ ਇੱਕ ਪਾਸੇ ਕੰਨੀ ਹੁੰਦੀ ਆ

ਕੰਨੀ ਆ ਤਾਂ ਉਹ ਲੰਬਾਈ ਆ but ਕਿਸੇ ਹਰ ਇੱਕ ਕੱਪੜੇ ਤੇ ਤਾਂ ਹੁੰਦੀ ਨਹੀਂ ਹੈਗੀ ਉਹ ਫੇਰ ਨਾ ਜੀ ਹਰ ਇੱਕ ਕੱਪੜੇ ਤੇ ਹੈ ਨਹੀਂ ਤਾਂ ਉਹਦੇ ਤੇ ਪਤਾ ਕਰਨ ਲਈ ਐਈ ਪਤਾ ਹੋਊਗਾ ਵੀ ਪਹਿਲਾਂ ਤਾਂ ਖਿੱਚ ਕੇ ਦੇਖਣਾ ਕੱਪੜਾ ਨੂੰ ਜਿੱਧਰ ਨੂੰ ਖਿਚਾ ਖਿੱਚ ਹੁੰਦੀ ਹੈ ਕੱਪੜੇ ਦੀ ਉੱਧਰ ਨੂੰ ਹੀ ਉਹ ਚੋੜਾਈ ਆ ਤੇ ਲੰਬਾਈ ਵਾਲੇ ਪਾਸੇ ਨੂੰ ਕਦੇ ਵੀ ਕੱਪੜਾ ਖਿੱਚ ਨਹੀਂ ਹੁੰਦਾ ਹੁੰਦਾ ਅੱਛਾ ਉੱਧਰ ਨੂੰ ਉੱਧਰ ਨੂੰ ਲੰਬਾਈ ਆ ਜਦੋਂ ਖਿੱਚ ਨਹੀਂ ਹੁੰਦਾ ਠੀਕ ਹੈ ਠੀਕ ਹੈ ਹਾਂ ਬਾਕੀ mam ਨੇ ਇਹ ਵੀ ਦੱਸਿਆ ਕਿ ਜਦੋਂ ਆਪਾਂ ਸਿਲਾਈ ਕਰਦੇ ਹਾਂ ਉਹਦੇ ਲਈ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿੱਦਾਂ ਕਿ ਟੋਕ ਆਲਾ ਨਹੀਂ ਕੱਪੜਾ ਹੋਣਾ ਚਾਹੀਦਾ

ਫਿਰ ਇਹ ਵੀ ਦੇਖਣਾ ਕਿ ਜਿਵੇਂ ਡੱਬਿਆ ਆਲਾ ਕੱਪੜਾ ਉਹਦੀ ਡੱਬਿਆਂ ਹਿਲਨੀ ਚਾਹੀਦੀ ਆ

ਫਿਰ ਇੱਦਾਂ ਵੀ ਆ ਮਤਲਬ ਕਿ ਬਾਕੀ ਹੋਰ ਕੱਪੜਾ ਦੇਖਣਾ ਕਿੱਧਰ ਨੂੰ cut ਹੋਣਾ ਐਵੇਂ ਨਹੀਂ ਕਿ ਬਿੰਗਾ ਟੇਢ਼ਾ ਕੱਟਦਾ ਕੱਪੜੇ ਦੀ ਕਾਟ ਵੀ ਵਧੀਆ ਸਿੱਧੀ ਹੋਣੀ ਚਾਹੀਦੀ ਆ

machine ਦੀ ਵੀ ਕੋਈ ਬਹੁਤ ਉਹ ਹੁੰਦਾ machine ਦਾ ਕਿਆ ਕਰਨਾ ਕਿਆ ਨਹੀਂ ਇਹ ਵੀ ਪਤਾ ਹੋਣਾ ਚਾਹੀਦਾ ਜੇ ਟਾਂਕਾ ਉੱਪਰੋ tight ਢੀਲਾ ਕਰਦੀ ਆ ਤਾਂ ਮਤਲਬ ਇਹ ਨਹੀਂ ਵੀ ਉੱਪਰ ਤੇ ਉੱਪਰਲੇ ਧਾਗੇ ਤੇ ਢਿੱਲ ਇਹ ਨਹੀਂ ਉਹ ਜਦੋਂ ਉਪਰਲੇ ਧਾਗੇ ਚ ਢਿੱਲ ਆ ਤਾਂ ਮਤਲਬ ਥੱਲੇ ਫਿਰਕੀ ਚ ਢਿੱਲ ਆ

ਮਤਲਬ ਉਪਰਲੇ ਜੇ ਫਿਰਕੀ ਥੱਲੇ ਸੀਨ ਕੱਪੜੇ ਦੇ ਥੱਲੇ ਸੀਨ ਸਹੀ ਨਹੀਂ ਆਂਦੀ ਤਾਂ ਮਤਲਬ ਉਪਰਲੇ ਧਾਗੇ ਚ ਢਿੱਲ ਅੱਛਾ

ਉਹ ਫਿਰਕੀ ਚ ਕੁੰਡੀ ਕਰਨ ਲੱਗ ਜਾਂਦੀ ਆ ਹਨਾ ਹਾਂ ਹਾਂ ਬਾਕੀ ਜਿਹੜੀ ਉਹ ਬਣਾਦੇ ਤੇ draft ਬਣਾਏ ਆ ਉਹਨਾ ਦਾ ਕਿੱਦਾਂ ਬਨਾਣਾ ਹੁੰਦਾ ਹੈ ਮੈਨੂੰ ਉਹ ਨਹੀਂ ਸਮਝ ਆਏ ਹੈਗੇ ਉਹ ਦੱਸੋਗੇ ਮਾੜਾ ਜਿਹਾ ਹਾਂ ਉਹ draft ਦੇਖ ਆਪਾਂ ਨੇ ਇੱਕ ਬਟਾ ਚਾਰ square ਲੈ ਲੈਣਾ ਠੀਕ ਹੈ ਉਹਦੇ ਨਾਲ ਬੰਨ ਲਿਆ ਤੇ ਉਹਨੂੰ ਆਪਣੇ pattern ਤੇ pattern ਵੀ ਕੱਟਨੇ ਹੁੰਦੇ ਆ ਨਾ ਮਤਲਬ ਕਿ ਜਿਵੇਂ ਕਿ ਆਪਾਂ ਨੇ bloomer ਬਣਾਇਆ ਠੀਕ ਨੀ

ਤੇ ਫਿਰ ਉਹਦੇ ਹਾਂ ਹਾਂ ਤੇ ਉਹਦੀ ਫੇਰ ਆਪਾਂ ਨੇ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਨੇ ਉਹਦੀ ਲੰਬਾਈ ਲਈ ਸੀ ਗਿਆਰਾਂ ਠੀਕ ਏ ਉਹੀ ਆਪਾਂ ਨੇ ਉਹਨੂੰ pattern ਲਈ ਜੋ ਕਾਗਜ ਹੈ ਉਹਨੂੰ ਆਪਾਂ ਨੇ ਦੋ ਵਾਰੀ fold ਕਰਨਾ ਹੈ ਕਿਉਂਕਿ ਕਈ ਚੀਜਾ ਹੁੰਦੀ ਹੈ ਜਿਵੇਂ ਕਿ ਆਪਾਂ ਜੇ ਆਪਾਂ panty ਬਣਾਨੀ ਹੈ ਤਾਂ ਆਪਾਂ ਉਹਦੀਆਂ ਚਾਰ ਤੈਹਾਂ ਕਰਾਂਗੇ

ਹਾਂ ਤੇ ਆਪਾਂ ਨੇ ਹੁਣ ਉਹਦੀ ਗਿਆਰਾਂ ਲੰਬਾਈ ਲੈਲੀ ਤੇ ਇੱਧਰ ਚੋੜਾਈ ਲੈ ਲੈਣੀ ਹੈ ਆਪਾਂ ਨੇ ਸਾਡੇ ਕ ਛੇ ਬਹੁਤ ਆ ਉਹਦੀ ਚੋੜਾਈ

ਫੇਰ ਉਹਨੂੰ ਇੱਕ ਇੱਕ ਇੱਕ ਇੰਚ ਆਪਾਂ ਨੇ ਨੀਚੇ ਤੋਂ fold ਕਰ ਦੇਣਾ ਤੇ ਫਿਰ ਉਹਦੀ

ਉਹਨੂੰ cutting ਕਰਨਾ ਤੇ ਆਪਾਂ ਨੇ pattern ਚਿਪਕਾਨੇ ਆ ਹਰ ਇੱਕ pattern ਇਸ ਤਰ੍ਹਾਂ ਹੀ ਬਣਾਉਣਾ

ਆਪਾਂ ਬਾਜੂ ਚਬਲਾ ਬਣਾਇਆ ਸੀ ਉਹ ਨਹੀਂ ਉਹ ਕਿੱਦਾਂ ਬਣਦਾ ਆ ਦੱਸੋਗੇ ਮਾੜਾ ਜਿਹਾ ਬਾਜੂ ਚਬਲਾ ਹਾਂ ਪਹਿਲਾਂ ਤਾਂ ਉਹਦੀ ਆਪਾਂ ਨੇ ਉਹਨੂੰ double ਹੀ fold fold ਕਰਨਾ ਉਹਨੂੰ ਠੀਕ ਹੈਂ ਕਿਉਂਕਿ ਬੱਸ ਮਤਲਬ ਆਪਣੇ pattern ਨੂੰ cutting ਕਰਦਾ ਦਿਖਾਨਾ ਵੀ ਹਾਂਜੀ ਸਾਨੂੰ cutting ਕਰਨਾ ਆਉਂਦਾ ਹਨਾ

ਦੇ ਤਾਂ ਆਪਾਂ ਨੂੰ ਪਤਾ ਹੀ ਹੈ ਕੱਪੜੇ ਤੇ ਤਾਂ ਆਪਾਂ ਉਹਦੀਆਂ ਚਾਰ ਤੈਹਾਂ ਹੀ ਕਰਾਂਗੇ ਤੇ pattern

ਕਰਨ ਲੱਗੇ ਆਪਾਂ ਉਹਦੇ ਦੋ ਦੋ ਤੈਹਾਂ ਕੱਟਾਂਗੇ

ਲੰਬਾਈ ਚੋੜਾਈ ਲੈ ਲੈਣੀ ਹਾਂ ਫੇਰ ਉਹਦਾ ਤੀਰਾ ਲੈ ਲੈਣਾ arm hole ਲੈ ਲੈਣਾ ਫੇਰ ਉਹਦੇ ਗਲੇ ਦੀ ਚੋੜਾਈ ਕਿੰਨੀ ਆ ਗਲੇ ਦੀ ਲਬਾਈ ਲੈ ਲੈਣੀ ਆ

ਸਾਡੇ ਪੰਜ ਹੈ ਇਧਰ ਨੂੰ ਮਤਲਬ ਛੋਟੀ ਬਾਜੂ ਬਣਾਨੀ ਆ ਆਪਾਂ ਨੇ ਤਾਂ ਉਹਦਾ ਮੋਢਾ ਹੋਊਗਾ ਜਿਹੜਾ ਉਹ ਆਪਾਂ ਪੰਜ ਲਵਾਂਗੇ ਤੇ ਉਹਦੀ bottom ਜਿਹੜੀ ਮੂਹਰੀ ਆ ਉਹ ਆਪਾਂ ਸਾਡੇ ਕ ਤਿੰਨ ਲੈ ਲਾਂਗੇ ਕਿਉਂਕਿ ਬੱਚੇ ਦੀ ਇੰਨੀ ਕਿ ਬਹੁਤ ਹੁੰਦੀ ਆ

ਆਪਾਂ suit ਵਗੈਰਾ ਤਾਂ ਸਿੱਖ ਲੇਂਦੇ ਮਤਲਬ ਕਿ ਇੱਦਾਂ ਹੀ ਲੰਬਾਈ ਚੋੜਾਈ ਚ ਜੇ ਮਤਲਬ frock type suit ਸਿੱਖਨੇ ਹੋਣ ਵੀ ਉਹ ਵੀ ਸਿਖਾਨਗੇ ਨਾ ਹਾਂ ਹਾਂ ਵੈਸੇ ਤਾਂ ਸਿਖਾਂਗੇ ਕਿਉਂਕਿ ਉਹ ਸਾਰਾ ਸ਼ੁਰੂ ਤੋਂ ਆਪਣਾ basic ਸਿਖਾ basic ਸ਼ੁਰੂ ਤੋਂ ਹੀ ਸਿਖਾਇਆ ਉਹਨਾ ਨੇ ਅਹ ਸਾਰਾ ਕੁੱਝ ਹੀ ਸਿਖਾਂਗੇ ਵੈਸੇ mam ਕਹਿ ਵੀ ਰਹੇ ਸੀ ਲਹਿੰਗੇ ਵੀ ਸਿਖਾਵਾਂਗੇ

ਲਹਿੰਗਿਆ ਲਈ ਵੀ ਉਹੀ ਹੁੰਦਾ ਹੋਣਾ frock ਲਈ ਤਾਂ ਆਪਾਂ ਨੂੰ ਉਹੀ ਜਿਹੜੇ basic ਤੋਂ ਪਹਿਲਾਂ start ਕਰਵਾਇਆ ਸੀ ਉਹਨਾ ਨੇ ਦੱਸਿਆ ਸੀ ਵੀ ਕਿੱਦਾਂ ਬੜਾ ਬਖਿਆ ਰੱਖ ਕੇ ਸੀਨ ਮਾਰੋਗੇ ਤਾਂ ਉਹਨੂੰ ਇੱਕਠਾ ਕਰੋਗੇ ਤਾਂ ਉਹਨੂੰ ਵਲ ਪੈ ਜਣੇ ਉਹਦਾ frock ਬਣ ਜਾਣੀ

ਹਾਂ ਤੇ ਲਹਿੰਗੇ

ਮਤਲਬ ਉਹ ਉਹਦੇ ਚ ਵੀ ਵੈਸੇ ਵਲ ਤਾਂ ਸ਼ਾਇਦ ਉਸ ਤਰ੍ਹਾਂ ਹੀ ਪਾਵਾਂਗੇ ਪਰ ਜਿਸ ਤਰ੍ਹਾਂ ਉਹਦੇ ਚ ਪਾਲੋ ਓਦਾਂ ਪੈਣਗੇ ਜਿੱਦਾਂ ਆਪਾਂ ਸਲਵਾਰ ਦੇ ਵਲ ਬਣਾਉਂਦੇ ਹਾਂ

ਹਨਾ ਲਹਿੰਗੇ ਚ ਉਸ ਤਰ੍ਹਾਂ ਵਲ ਪੈਣਗੇ ਕਿਉਂਕਿ ਜੇ ਆਪਾਂ ਦੂਸਰੇ ਲੋਟ ਵਲ ਬਨਾਏ ਨਾ ਉਹ ਅਹ ਜਿਵੇਂ shell gather ਬਣਾਦੇ ਹਾਂ ਫਿਰ ਉਸ ਤਰ੍ਹਾਂ ਬਰੀਕ ਵਲ ਬਣਨਗੇ ਜੇ ਆਪਾਂ ਜਿੱਦਾਂ ਆਪਾਂ ਸਲਵਾਰ ਦੇ ਵਲ ਬਣਾਉਂਦੇ ਹਾਂ ਉਸ ਤਰ੍ਹਾਂ

ਵਲ ਬਣਨਗੇ ਉਹਦੇ ਚ ਹਾਂ ਫੇਰ ਵਧੀਆ ਵੀ ਲਗੁੱਗਾ ਲਹਿੰਗਾ ਬਣਿਆ ਹਨਾ ਹਾਂ ਹਾਂ ਇੱਕ ਹੋਰ ਸੀ ਚਬਲਾ ਪਤਾ ਨਹੀਂ ਕਿਹੜਾ ਸੀ ਉਹ ਅਹ ਜਿਹਦੇ ਲਈ ਆਪਾਂ ਕੱਪੜੇ ਨੂੰ ਮਤਲਬ

ਆਂਖ ਚਬਲਾ ਉਹ ਆਪਾਂ ਕਿੰਨੀਆ ਤੈਹਾਂ ਕੀਤੀਆਂ ਸੀ ਉਹਦੀਆਂ ਆਪਾਂ

fold ਕਰਕੇ ਵੀ ਥੋੜਾ ਇੱਕ ਇੰਚ ਮਤਲਬ ਕਿ ਬਾਹਰ ਨੂੰ ਰੱਖਣਾ ਸੀ ਕੱਪੜਾ ਇੱਕ four ਤੈਂਹ ਰੱਖਨੀ ਆ ਉਹ ਇੰਝ ਜਿਹੜੀ ਆਪਾਂ ਬਾਹਰ ਨੂੰ ਰੱਖੀ ਹੈ ਉਹਦਾ ਮਤਲਬ ਐਂ ਜਿਹੜਾ ਜਿੱਥੇ button ਲੱਗਣੇ ਐ ਗੱਭੇ ਆ ਜਾਣਾ ਉਹਨਾ ਪੱਟੀਆ ਨੇ ਉੱਪਰ ਆ ਜਾਣਾ ਉੱਥੇ button ਲਗਨੇ ਐ

ਇੱਕ side ਆਪਾਂ ਨੂੰ ਕਾਜ ਕਰਨੇ ਪੈਣੇ ਇੱਕ side ਆਪਾਂ ਨੂੰ button ਲਗਾਨੇ ਪੈਣੇ ਐ ਹਾਂ ਜਾਣੀ ਉਹ ਪੱਟੀ ਬਣਜੇਗੀ ਨਾ ਉਹਦੀ ਚਬਲੇ ਦੀ ਹਨਾ ਪੱਟੀ ਬਣ ਜਾਣੀ ਏ ਉਹਦੀ ਹਾਂ ਉਹਦੀ ਪੱਟੀ ਨੇ ਬਣ ਜਾਣਾ ਉਹਨੂੰ ਹਮ ਹਮ ਹੋਰ ਹੋਰ ਵੀ ਚਲੋ ਅਹ ਜਿੱਦਾਂ ਜਿੱਦਾਂ ਆਪਾਂ ਲੱਗੇ ਰਹੇ ਆਪਾਂ ਨੂੰ ਵਧੀਆ ਵਧੀਆ ਆਨ

ਹਮ ਫੇਰ ਆਪਾਂ ਜਿੱਦਾਂ ਮਰਜੀ ਆਪਣੀ ਆਪਣੀ boutique ਕਰ ਸਕਦੇ ਆ ਹਨਾ ਆਪਣਾ self

ਜਿੱਦਾਂ ਮਤਲਬ ਕਿ ਉਂਝ ਵੀ ਆਪਾਂ ਜਿੱਦਾਂ simple ਕੱਪੜਾ ਵੀ suit ਵੀ ਸਵਾਉਂਦੇ ਹਾਂ ਨਾ ਬਾਹਰ ਤਾਂ ਘੱਟੋ ਘੱਟ ਤਿੰਨ ਸੋ ਰੁਪਿਆ ਇੱਕ suit simple suit ਦਾ ਹੈ

ਆਪਾਂ ਜੋ ਹੋਰ ਵਧੀਆ ਸਿਖਾਂਗੇ ਹੋਰ ਜਿਵੇਂ ਆਪਾਂ ਲਹਿੰਗੇ ਵਗੇਰਾ ਸਿੱਖ ਲਾਂਗੇ ਤਾਂ ਆਪਣੀ boutique ਹੋਊਗੀ ਆਪਾਂ ਘਰ ਵੀ ਬੈਠ ਕੇ ਸੀ ਸੱਕਦੇ ਹਾਂ ਘਰ ਵੀ ਆਪਾਂ ਘਰ ਬੈਠੇ ਹੀ ਪੈਸਾ ਕਮਾ ਸਕਦੇ ਹਾਂ ਆਪਾਂ ਹਾਂਜੀ ਹਾਂ ਇਹ ਤਾਂ ਹੈ

ਪੰਜ ਸੋ ਰੁਪਿਆ ਲਿਆ ਦੇਖਲੋ ਦੇਖੋ ਜੇ ਮੈਨੂੰ ਖੁਦ ਨੂੰ ਸਿਉਣੇ ਆਉਂਦੇ ਹੁੰਦੇ ਬਣਾਉਣੇ ਆਉਂਦੇ ਹੁੰਦੇ ਤਾਂ ਉਹ ਪੰਜ ਸੋ ਰੁਪਿਆ ਮੇਰਾ ਉਹ ਬੱਚਤ ਹੁੰਦੀ ਨਾ ਮੇਰੇ ਕੋਲ

ਹਾਂਜੀ ਇਹ ਤਾਂ ਹੈ ਹਮ

ਆਪਾਂ ਲੈਸ ਵਗੈਰਾ

ਹਾਂ ਇਹ ਤਾਂ ਹੈ

ਜਿੱਦਾਂ ਜਿੱਦਾਂ ਦੇਖੋ ਜੋ ਜੋ ਆਪਾਂ ਕਹੀ ਜਾਂਦੇ ਹਾਂ ਵੀ ਹਾਂਜੀ ਸਾਡਾ suit ਇੱਦਾਂ ਬਨਾਦਿਓ fancy ਬਨਾਦਿਓ button ਲਗਾਦਿਓ ਹਨਾ ਕੁੱਝ ਵੀ ਲਗਾਉਂਦੇ ਹਾਂ ਉਹ ਪੈਸੇ ਵੱਧ ਕਹੀ ਜਾਂਦੇ ਆ ਸਹੀ ਗੱਲ ਹੈ ਹੁਣ ਜਿੱਦਾਂ ਆਪਾਂ ਲੈਸ ਵਗੈਰਾ ਲਾਣੀ ਸਿੱਕਖ ਲੂਂਗੀ ਇੱਥੋਂ ਤਾਂ ਆਪਾਂ ਘਰ ਬੈਠ ਕੇ ਆਪਣੇ suit stich ਕਰ ਸਕਦੇ ਕਿਸੇ ਵੀ ਤਰ੍ਹਾਂ ਦੇ ਕੋਈ ਲੈਸ ਲਗਾਣੀ ਹੈ ਕੋਈ ਗੋਟਾ ਲਗਾਨਾ ਕੋਈ ਪਾਈਪਿਨ ਲਗਾਣੀ ਹੈ ਕੋਈ button ਲਗਾਣ ਹੈ ਕੋਈ ਕਢਾਈ ਪਾਉਣੀ ਹੈ ਹੱਥਾਂ ਨਾਲ ਕਢਾਈ ਪਾਉਣੀ ਹੈ ਸਾਰੀ ਆਪਾਂ ਆਪ ਬਣਾਕੇ ਖ਼ੁਦ ਤਿਆਰ ਕਰਕੇ ਪਾ ਸਕਦੇ ਹਾਂ ਆਪਾਂ suit

ਤਾਂ ਆਪਾਂ ਉਹਨੂੰ ਆਪਾਂ ਆਪਣੇ ਆਪ ਤਾਂ ਬਣਾ ਸਕਦੇ ਹਾਂ ਜਦੋਂ ਮਰਜੀ ਆਪਣਾ suit stich ਕਰ ਸਕਦੇ ਹਾਂ ਹਨਾ ਜਿੱਦਾਂ ਕੇ ਮਤਲਬ ਮੇਰੇ ਦੀਦੀ ਆ ਉਹਨਾਂ ਨੇ suit stich ਕਰਨਾ ਸੀ ਉਹਨਾ ਨੂੰ ਆਂਦਾ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ suit stich ਕੀਤਾ ਜੇ ਉਹਨੂੰ ਆਂਦੇ ਸੀ ਤਾਂ ਉਹਨਾ ਨੇ ਕਰਲੇ ਹੁਣ ਆਪਣੇ ਵਰਗਿਆਂ ਨੂੰ

ਨਹੀਂ ਹੈਗੇ ਆਪਾਂ ਨੂੰ ਮਿੰਨਤਾ ਕਰਨੀਆਂ ਪੈਂਦੀਆਂ ਸਾਡਾ ਸਿਉ ਦੋ ਸਿਉ ਦੋ ਅਗਰ ਆਪਾਂ ਨੂੰ ਆਂਦੇ ਹੁੰਦੇ ਆਪਾਂ ਇੱਕ ਰਾਤ ਦਿਨ ਚ ਲਿਆਕੇ ਰਾਤ ਨੂੰ ਸਿਮਕੇ ਦੂਏ ਦਿਨ ਆਪਾਂ ਪਾ ਸਕਦੇ ਹਾਂਜੀ ਇਹ ਤਾਂ ਹੈ ਹਾਂ ਵਧਿਆ or ਜੇ ਉਹਨਾਂ ਨੂੰ ਆਉਂਦੇ ਸੀ ਉਹਨਾਂ ਨੇ ਤਾਂ ਇੱਕ ਦਿਨ ਪਹਿਲਾਂ ਬਣਾਕੇ ਪਾ ਲਿਆ ਹਨਾ ਜੇ ਆਉਂਦੇ ਨਾ ਹੁੰਦੇ ਫੇਰ ਦੇਖੀ ਜਾਂਦੇ ਕਿਸੇ ਵੱਲ ਹਨਾ ਪੈਣਾ ਨਹੀਂ ਸੀ ਫੇਰ ਇੰਨੀ ਜਲਦੀ ਤਾਂ ਪਾ ਹੀ ਨਹੀਂ ਸਕਦਾ ਕੋਈ ਬਣਾ ਹੀ ਨਹੀਂ ਸਕਦਾ ਇੰਨੀ ਜਲਦੀ

ਹਰ ਇੱਕ tailor ਨਾ ਜਵਾਬ ਦੇ ਦਿੰਦਾ ਕਹਿ ਦਿੰਦਾ ਇੰਨੀ ਜਲਦੀ ਨਹੀਂ ਬਨਾਣਾ ਸਾਨੂੰ ਦੋ ਦਿਨ ਪਹਿਲਾਂ ਦੱਸੋ ਸਾਨੂੰ ਚਾਰ ਦਿਨ ਪਹਿਲਾਂ ਦੱਸੋ ਹੋਰ ਇਹ ਤਾਂ ਹੈ ਵਧੀਆ

ਹੁਣ ਆਪਾਂ ਸਿੱਖ ਰਹੇ ਹਾਂ ਆਪਾਂ ਸਿੱਖ ਰਹੇ ਹਾਂ ਵਧੀਆ ਆਪਣੇ ਹੱਥ ਚ talent ਆਉਗਾ ਹੁਣ ਆਪਾਂ ਨੂੰ ਕਿਸੇ ਵੱਲ ਦੇਖਣਾ ਨਹੀਂ ਪਉਗਾ ਜਦੋਂ ਮਰਜੀ ਆਪਾਂ ਆਪਣੇ suit stich ਕਰਕੇ ਪਾ ਸਕਦੇ ਹਾਂ ਆਪਣੇ ਘਰਦਿਆ ਦੇ ਪਾ ਸਕਦੇ ਹਾਂ ਨਾ

ਆਪਾਂ ਆਪਣੇ ਆਪ ਕਿੱਦਾਂ ਦਾ ਮਰਜੀ ਬਣਾ ਸਕਦੇ ਹਾਂ ਹਨਾ ਬਾਕੀ ਇੱਦਾਂ ਹੈ ਆਪਾਂ ਤਾਂ ਕੁੜੀਆਂ ਦੇ ਵੀ suit stich ਕਿ ਥੋੜਾ ਅਹ ਬੰਦਿਆ ਦਾ ਵੀ ਕੱਪੜਾ ਰੱਖਦੇ ਆ ਵੀ ਕਿੱਦਾਂ ਜਿੱਦਾਂ ਹੁਣ ਇੱਕ ਆਪਾਂ ਪੱਟੀ ਰੱਖ ਦਿੰਦੇ ਹਾਂ ਕੁੜੀਆਂ ਆਲੀ ਸੱਜੀ side ਤੋਂ ਰੱਖ ਦਿੰਦੇ ਹਾਂ ਮੁੰਡਿਆ ਆਲੀ ਖੱਬੀ side ਤੋਂ ਰੱਖ ਦਿੰਦੇ ਹਾਂ ਇੱਦਾਂ ਵੀ ਦੱਸਿਆ ਵਾ ਉਹਨਾ ਨੇ mam ਨੇ ਤੇ ਬਾਕੀ ਜਿੱਦਾਂ

ਵਧੀਆਂ ਸਿੱਖੀ ਜਾਂਦੇ ਸਿੱਖੀ ਜਾਂਦੇ ਹਾਂ ਆਪਣੇ ਆਪ ਤੇ depend ਹੋ ਕੇ ਹੁਣ ਆਪਾਂ ਬਣਾ ਸਕਦੇ ਹਾਂ ਹੁਣ ਖੁਦ ਮੈਂ ਆਪਣਾ ਅਗਰ ਮੈਨੂੰ ਆਂਦੇ ਤਾਂ ਮੈਨੂੰ ਕੱਲ ਹੀ ਬਣਾ ਕੇ ਸੀਕੇ ਪਾ ਸੱਕਦੀ ਹਾਂ ਹਾਂਜੀ ਇਹ ਤਾਂ ਹੈ ਠੀਕ ਹੈ ਵਧੀਆ ਜੀ

ਹਮ ਵਧੀਆ ਨਾਲੇ ਕੱਲੇ suit ਹੀ ਨਹੀਂ ਵਧੀਆ ਨਾਲੇ ਬੰਦਿਆ ਦੇ ਕੱਪੜੇ ਵੀ ਸਿੱਖਨੇ ਚਾਹੀਦੇ ਨੇ ਕੁੜਤੇ ਪਜਾਮੇ ਵਗੈਰਾ ਇਹ ਵੀ ਚੀਜ਼ ਆਉਣੀ ਚਾਹੀਦੀ ਆ ਹਨਾ

ਹੋਰ ਹੁਣ ਜਿੱਦਾਂ ਆਪਣੇ brother ਹੁੰਦੇ ਆ ਆਪਣੇ ਡੈਡੀ ਆਪਾਂ ਉਹਨਾ ਦੇ ਬਣਾ ਸਕਦੇ ਹਾਂ ਚਲੋ ਕਿਸੇ ਬਾਹਰ ਦੇ ਨਹੀਂ ਹਨਾ